ਰਿਹਾਇਸ਼ ਅਤੇ ਗੁਲਾਮੀ ਦੀਆਂ ਜ਼ੰਜੀਰਾਂ ਨੂੰ ਤੋੜ ਦਿੱਤਾ ਅਤੇ ਅੰਤਰ-ਰਾਸ਼ਟਰਵਾਦ-ਪਰ ਅੱਜ ਦੇ ਜ਼ਮਾਨੇ ਵਿਚ ਦੇਸ਼-ਭਗਤੀ ਨੂੰ ਤੰਗ-ਦਿਲੀ ਵੀ ਸਮਝਿਆ ਜਾਂਦਾ ਹੈ । ਇਸ ਦੇ ਛੇ ਸੰਸਾਰ ਵਿਚ ਅੰਤਰ-ਰਾਸ਼ਟਰਵਾਦ ਵਲ ਵਧਣ ਦੇ ਵਿਚਾਰ ਵਧੇਰੇ ਫਲ ਫੁੱਲ ਰਹੇ ਹਨ ਕਿਉਂਕਿ ਅੱਜ-ਕਲ੍ਹ ਇਹ ਅਨੁਭਵ ਕੀ ਜਾ ਰਿਹਾ ਹੈ ਕਿ ਦੇਸ਼-ਭਗਤੀ ਦੇ ਅੰਨ੍ਹੇ ਜਜ਼ਬੇ ਅਧੀਨ ਮਨੁੱਖ ਦੂਜੇ ਦੇਸ਼ਾਂ ਦੇ ਲੋਕਾਂ ਨੂੰ ਗੁਲਾਮ ਕਰਨ ਉਨ੍ਹਾਂ ਨੂੰ ਘਟੀਆ ਸਮਝਦਾ ਤੇ ਮਾਰਨ ਤੋਂ ਸੰਕੋਚ ਨਹੀਂ ਕਰਦੇ ।

ਜ਼ਰੂਰੀ ਚੀਜ਼ ਤਾਂ ਵੀ ਦੇਸ਼-ਭਗਤੀ ਮਨੁੱਖ ਲਈ ਇਕ ਬਹੁਤ ਜ਼ਰੂਰੀ ਅਤੇ ਖ਼ਾਸ ਲੋੜੀਂਦੀ ਵਸਤੂ ਹੈ। ਇਸ ਦੇ ਹੋਣ ਨਾਲ ਹੀ ਦੇਸ਼ ਹਰ ਪੱਖ ਤੋਂ ਤਰੱਕੀ ਕਰ ਸਕਦਾ ਹੈ ਤੇ ਉਸ ਦੀ ਰੱਖਿਆ ਕਰ ਸਕਦਾ ਹੈ। ਦੇਸ਼ ਪਿਆਰ ਦੀ ਖਿੱਚ, ਭਾਰਤੀ ਇਤਿਹਾਸ ਤੇ ਦੇਸ਼ ਪਿਆਰ, ਦੇਸ਼ ਪਿਆਰ ਦਾ ਨਸ਼ਾ, ਦੇਸ਼ ਭਗਤਾਂ ਦੀਆਂ ਉਦਾਹਰਨਾਂ, ਵਿਦੇਸ਼ਾਂ ਵਿੱਚ ਦੇਸ਼ ਪਿਆਰ ਦੀ ਉਦਾਹਰਨ, ਅਜ਼ਾਦ ਭਾਰਤ ਵਿੱਚ ਦੇਸ਼ ਪਿਆਰ, ਸਾਰ- ਅੰਸ਼, ਭੂਮਿਕਾ ਦੇਸ਼ ਪਿਆਰ ਦਾ ਅਰਥ ਹੈ ਆਪਣੇ ਦੇਸ਼ ਦੇ ਲੋਕਾਂ, ਦੇਸ਼ ਦੀ ਮਿੱਟੀ, ਪਹਾੜਾਂ, ਦਰਿਆਵਾਂ, ਸੱਭਿਆਚਾਰ ਤੇ ਮਾਂ ਬੋਲੀ ਪਿਆਰ ਕਰਨਾ, ਦੇਸ਼ ਦੀ ਉੱਨਤੀ ਤੇ ਖੁਸ਼ਹਾਲੀ ਲਈ ਕੰਮ ਕਰਨਾ, ਕੋਈ ਅਜਿਹਾ ਕੰਮ ਨਾ ਕਰਨਾ, ਜਿਸ ਨਾਲ ਦੇਸ਼ ਨੂੰ ਹਾਨੀ ਹੋਵੇ। ਦੇਸ਼ ਪਿਆਰ ਦੇ ਰੰਗ ਵਿੱਚ ਰੰਗਿਆ ਹੋਇਆ ਵਿਅਕਤੀ ਦੇਸ਼ ਦੇ ਕਿਣਕੇ-ਕਿਣਕੇ ਨੂੰ ਸ਼ਾਹੀ ਮਹੱਲਾਂ ਨਾਲੋਂ ਵੱਧ ਪਿਆਰ ਕਰਦਾ ਹੈ। ਉਸ ਲਈ ਹਰ ਪ੍ਰਕਾਰ ਦੀ ਕੁਰਬਾਨੀ ਕਰਨ ਲਈ ਤਿਆਰ ਰਹਿੰਦਾ ਹੈ। ਆਪਣੇ ਨਾਲ ਪਿਆਰ ਇੱਕ ਅਜਿਹਾ ਕੁਦਰਤੀ ਜ਼ਜ਼ਬਾ ਹੈ ਜੋ ਸਹਿਜ-ਸੁਭਾਅ ਹੀ ਹਰ ਦੇਸ਼ਵਾਸੀ ਦੇ ਮਨ ਵਿੱਚ ਵੱਸ ਜਾਂਦਾ ਹੈ।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 ਬਾਹਰ ਚਰਨ ਗਏ ਪਸ਼ੂ ਵੀ ਸ਼ਾਮ ਨੂੰ ਆਪਣੇ ਕਿੱਲਿਆਂ ਤੇ ਪਹੁੰਚ ਜਾਂਦੇ ਹਨ। ਕਿਸੇ ਨੇ ਠੀਕ ਹੀ ਤੇ ਕਿਹਾ ਹੈ- ਜੋ ਸੁੱਖ ਛੱਜੂ ਦੇ ਚੁਬਾਰੇ, ਨਾ ਉਹ ਬਲਖ ਨਾ ਬੁਖਾਰੇ। ਭਾਵੇਂ ਅਸੀਂ ਕਿੰਨੀ ਦੂਰ ਪਰਦੇਸ ਤੁਰ ਜਾਈਏ ਪਰ ਆਪਣਾ ਦੇਸ਼ ਫਿਰ ਵੀ ਯਾਦ ਆਉਂਦਾ ਹੈ- ਗਏ ਹੋਏ ਕਿਤਨੇ ਪਰਦੇਸ, ਯਾਦ ਆਉਂਦੀ ਆਪਣੀ ਬੋਲੀ ਆਪਣਾ ਦੇਸ਼, ਸਾਡੇ ਦੇਸ਼ ਦੀ ਹਾਲਤ ਦਾ ਸਾਡੇ ਜੀਵਨ ਉੱਪਰ ਡੂੰਘਾ ਅਸਰ ਪੈਂਦਾ ਹੈ। ਜੇ ਸਾਡਾ ਦੇਸ਼ ਖੁਸਹਾਲ ਹੋਵੇ ਤਾਂ ਅਸੀ ਵੀ ਖੁਸ਼ਹਾਲ ਹੁੰਦੇ ਹਾਂ। ਜੇਕਰ ਸਾਡਾ ਦੇਸ਼ ਸੰਕਟ ਵਿੱਚ ਹੋਵੇ ਤਾਂ ਅਸੀ ਵੀ ਸੰਕਟ ਵਿੱਚ ਆ ਜਾਂਦੇ ਹਨ। ਦੇਸ਼ ਨੂੰ ਪਿਆਰ ਕਰਨਾ ਮਨੁੱਖ ਦਾ ਨਿੱਜੀ ਕਰਤੱਵ ਹੈ।

ਜਦੋਂ ਬਾਬਰ ਨੇ ਭਾਰਤ ਤੇ ਹਮਲਾ ਕਰਕੇ ਲੁੱਟ-ਖਸੁੱਟ ਕੀਤੀ ਤੇ ਇਸਤਰੀਆਂ ਤੇ ਜ਼ੁਲਮ ਕੀਤੇ ਤਾਂ ਗੁਰੂ ਨਾਨਕ ਦੇਵ ਜੀ ਨੇ ਉਸ ਦੇ ਵਿਰੋਧ ਵਿੱਚ ਰੱਬ ਕੋਲ ਰੋਸ ਪ੍ਰਗਟ ਕੀਤਾ। ਗੁਰੂ ਅਰਜਨ ਦੇਵ ਜੀ ਨੇ ਅਤੇ ਤੇਗ ਬਹਾਦਰ ਜੀ ਨੇ ਦੇਸ਼-ਪਿਆਰ ਦੇ ਜ਼ਜ਼ਬੇ ਅਧੀਨ ਖਿੜੇ ਮੱਥੇ ਕੁਰਬਾਨੀਆਂ ਦਿੱਤੀਆਂ। ਗੁਰੂ ਗੋਬਿੰਦ ਸਿੰਘ ਜੀ ਨੇ ਭਾਰਤੀ ਕੌਮ ਨੂੰ ਜ਼ੁਲਮਾਂ ਤੋਂ ਬਚਾਉਣ ਲਈ ਮਾਤਾ-ਪਿਤਾ ਤੇ ਬੱਚਿਆਂ ਦੀਆਂ ਕੁਰਬਾਨੀਆਂ ਦਿੱਤੀਆਂ। ਭਾਰਤੀ ਇਤਿਹਾਸ ਨੂੰ

ਮਹਾਰਾਣਾ ਪ੍ਰਤਾਪ, ਸ਼ਿਵਾ ਜੀ ਮਰਾਠਾ, ਬੰਦਾ ਬਹਾਦਰ ਦੇਸ਼-ਪਿਆਰ ਦੀਆਂ ਜਿਊਂਦੀਆਂ ਜਾਗਦੀਆਂ ਉਦਾਹਰਨਾਂ ਹਨ। ਦੇਸ਼ ਪਿਆਰ ਦਾ ਨਸ਼ਾ- ਸਿਪਾਹੀਆਂ ਵਿੱਚ ਤਾਂ ਦੇਸ਼ ਪਿਆਰ ਦਾ ਨਸ਼ਾ ਵੱਖਰੀ ਕਿਸਮ ਦਾ ਹੀ ਵੇਖਣ ਨੂੰ ਮਿਲਦਾ ।

ਪ੍ਰੌਫੈਸਰ ਪੂਰਨ ਸਿੰਘ ਨੇ ਸਿਪਾਹੀ ਦਾ ਦਿਲ ਨਾਂ ਦੀ ਕਵਿਤਾ ਵਿੱਚ ਬਹੁਤ ਸੁੰਦਰ ਸਤਰਾਂ ਲਿਖੀਆਂ ਹਨ- ਧੰਨਵਾਦ ਜੀ। ਹੈਲੋ ਸਤਿ ਸ੍ਰੀ ਅਕਾਲ ਜੀ।

ਹੋਰ ਕੀ ਹਾਲਚਾਲ ਨੇ ਵਧੀਆ

ਮੇਰੇ ਵਧੀਆ ਸਬ ਵਧੀਆ ਚਲ ਰਿਹਾ ਹੋਰ ਤੁਹਾਡੇ ਓਥੇ ਬੱਚੇ ਠੀਕ ਸਬ ਠੀਕ।

ਓਰ ਗਏ ਬੱਚੇ ਕੰਮ ਤੇ।

ਉਹ ਛੋਟਾ ਸੋ ਗਿਆ। ਕਹਿੰਦਾ ਮੰਮੀ ਏ ਓਰ ਦਲਜੀਤ ਉਧਰ ਕਮਰੇ ਚ ਮੈਂ ਕਿਹਾ ਜਾਓ ਸੀਰੀਅਲ ਦੇਖਣੇ ਓਹਨਾ ਨੇ ਸੀਰੀਅਲ ਦੇਖਣ ਚੱਲੇ ਆ ਉਹ ਗਈ ਓਧਰ ਮੈਂ ਹਾਂ। ਹਾਏ ਓਹੀਓ ਨਾ ਬਸ ਇਹੀ ਰਹਿ ਗਿਆ ਘਰ ਬੈਠੇ ਰਹੋ ਕੋਈ ਅਸੀਂ ਬਾਹਰ ਨਹੀਂ ਜਾਣਾ ਅੰਦਰ ਨਹੀਂ ਜਾਣਾ ਬਿਲਕੁਲ ਬੜਾ ਫਰਕ ਪੈਂਦਾ ਉਸ ਤਰਾਂ

ਹਮ ਕੱਲ ਈ ਨਾ ਕਿਤੇ ਜਵਾਨ ਜੇ ਮੁੰਡੇ ਦੀ ਡੈਥ ਹੋ ਗਈ ਹੈਲਥ ਦੇ ਕਾਰਨ ਹੈ ਤੇ ਫਿੱਟ ਸੀ ਪੂਰਾ ਐਸੀ ਕੋਈ ਗੱਲ ਨਹੀਂ ਸੀ ਫਿੱਟ ਸੀ ਮੁੰਡਾ। ਤੇ ਬਹੁਤ ਚੰਗਾ ਬਹੁਤ ਚੰਗਾ ਮੁੰਡਾ ਮਤਲਬ ਅਹ ਅਬਲ ਤੇ ਕੋਈ ਉਹ ਮੁੰਡਿਆਂ ਵਾਲੀ ਕੋਈ ਐਵੇਂ ਦੀ ਗੱਲ ਨਹੀਂ ਸੀ ਜਿਵੇਂ ਉਮਰ ਦੇ ਸਾਬ ਨਾਲ ਫੁਕਰਪੰਤੀ ਹੁੰਦੀ ਹੈ ਕੁਛ ਐਸਾ ਕੁਛ ਨਹੀਂ ਸੀ। ਹਾਂ ਸਕੂਟਰ ਵੀ ਚਲਾਂਦਾ ਸੀ ਨਾ ਵੀਹ ਦੀ ਸਪੀਡ ਤੋਂ ਉੱਤੇ ਸਕੂਟਰ ਵੀ ਨਹੀਂ ਹੁੰਦਾ ਸੀ ਦੱਸ ਵੀਹ ਦੀ ਸਪੀਡ ਤੋਂ ਇਤਨਾ ਮਤਲਬ ਥੋੜੇ ਥੋੜੇ ਈ। ਡਿੱਗਿਆ ਮਤਲਬ ਡਿੱਗਿਆ ਇਨ ਦਾ ਸੈਂਸ ਓਹਨੂੰ ਲੱਗਿਆ ਮੇਰਾ ਕੁਛ ਮੈਨੂੰ ਚੱਕਰ ਆ ਰਹੇ ਨੇ ਅਰਾਮ ਨਾਲ ਥੱਲੇ ਬੈਠਾ ਸੀ ਓਥੇ ਈ ਖਤਮ ਹੋਗਿਆ। ਬਸ ਨਾ ਪਤਾ ਨਹੀਂ ਸਮਝ ਨਹੀਂ ਆਉਂਦੀ ਬੰਦੇ ਨੂੰ ਪਤਾ ਨਹੀਂ ਲਗਦਾ ਕੀ ਹੋ ਰਿਹਾ ਦੱਸ ਨਹੀਂ ਪਾਂਦਾ ਪਤਾ ਨਹੀਂ ਕਿ ਕੀ ਚੱਕਰ ਹੁੰਦਾ ਏ ਇਹ ਨਹੀਂ ਸਮਝ ਆਉਂਦਾ। ਰੇ ਆਫ਼ਿਸ ਦੀ ਮੀਟਿੰਗ ਖਤਮ ਕੀਤੀ ਸੀ ਫੋਨ ਤੇ ਤੇ ਓਹਦੀ ਜਿਹੜੀ ਬੌਸ ਹੈਗੀ ਏ ਦੀ ਜਿਹੜੀ ਸੀਨੀਅਰ ਹੈਗੀ ਏ ਓਹਨੇ ਕਿਹਾ ਕਿ ਮੈਂ ਆਪਣੇ ਨੇਟਿਵ ਆਈ ਹੋਈ ਆਂ ਆਪਣੇ ਗਾਂਵ ਮੇਂ ਤੇ ਇਥੇ ਸਾਰੇ ਰੋਟੀ ਛੇਤੀ ਖਾ ਲੈਂਦੇ ਨੇ। ਸਾਡੇ ਸੱਤ ਵਜੇ ਤੱਕ ਆਮ ਟਾਈਮ ਤਕਰੀਬਨ ਸਾਢੇ ਸੱਤ ਵਜੇ ਕਹਿੰਦੀ ਸਬ ਲੋਕ ਬੈਠੇ ਹੈ ਤੇ ਮੈਂ ਖਾਣਾ ਖਾ ਕੇ ਫੇਰ ਦੋਬਾਰਾ ਮੀਟਿੰਗ ਜੋਇਨ ਇੰਨੇ ਚ ਉਹ ਫੋਨ ਕੱਟ ਕਰਕੇ। ਆਪਣੇ ਦੋਸਤਾਂ ਨੂੰ ਦੋ ਤਿੰਨ ਦੋਸਤਾਂ ਨੂੰ ਮੈਸਿਜ ਕੀਤਾ ਆਫਿਸ ਚ ਇਹਨੇ ਕੋਈ ਪਲੈਨਿੰਗ ਕਰਨੀ ਹੋਏਗੀ ਕੱਲ ਦੀ ਤੇ ਮਾਂ ਆਈ ਹੋਈ ਹੌਸਪੀਟਲ ਤੋਂ ਆਈ ਹੋਈ ਮਾਂ ਆਪਣਾ ਚੈੱਕ ਅੱਪ ਕਰਵਾ ਕੇ ਓਹਦੀ ਗੱਲ ਪੁੱਟ ਕੇ ਨਾ।

ਸਾਬ ਮਤਲਬ ਆ ਹੀ ਨਹੀਂ ਰਿਹਾ ਸੀ ਓਹਨਾ ਨੂੰ ਕੋਸ਼ਿਸ਼ ਕੀਤੀ।

ਫੇਰ ਉਹ ਨਾਲ ਈ ਫੋਨ ਕਰਤੇ ਸਾਡੇ ਘਰ ਦੇ ਨਾਲ ਈ ਰਹਿੰਦੇ ਸੀ ਨਾ ਤੇ ਸਾਡੇ ਘਰ ਦੇ ਪਿੱਛੇ ਚਲੇ ਗਏ ਰਹਿਣ ਆਪਣਾ ਨਾ ਆਪਣਾ ਘਰ ਨਾ ਮਤਲਬ ਦੇ ਗਏ ਕਿਰਾਏ ਤੇ ਦੇ ਗਏ ਤੇ ਕੁਛ ਪਿੱਛੇ ਵਾਲਾ ਪੋਰਸ਼ਨ ਨਹੀਂ ਕਿਰਾਏ ਤੇ ਚਲੇ ਗਏ ਥੋੜੇ ਵੱਡੇ ਚ।

ਫੇਰ ਮਕਾਨ ਵੱਡਾ ਹੋਵੇ ਬਾਅਦ ਚ ਆਪਣਾ ਮਕਾਨ ਦੇਖਦੇ ਰਹਾਂਗੇ ਠੀਕ ਕਰਦੇ ਰਹਾਂਗੇ ਕਿਵੇਂ ਕਰਨਾ ਹੈ ਅਮ ਤੇ ਓਹਨੇ ਫੇਰ ਫੋਨ ਕੀਤਾ ਫੇਰ ਆਪਣੇ ਭਰਾ ਨੂੰ। ਉਹ ਭਰਾ ਤਕਰੀਬਨ ਇਥੋਂ ਦੀ ਸਾਡੇ ਘਰ ਤੋਂ ਓਹਦਾ ਭਰਾ ਦਾ ਘਰ ਕਰੀਬਨ ਦੱਸ ਕਿਲੋਮੀਟਰ ਦੂਰ ਏ।

ਉਸ ਘਰ ਚ ਈ ਚਾਚੀ ਤੇ ਉਹ ਭਾਬੀ ਆਪਣੀ ਗੱਡੀ ਲੈ ਕੇ ਭੱਜੀ ਐਮਬੂਲੈਂਸ ਦੀ ਵੀ ਵੇਟ ਨਹੀਂ ਕੀਤੀ ਨਾਲ ਈ ਗੱਡੀ ਚ ਪਾਇਆ ਹੌਸਪੀਟਲ ਲੈ ਗਏ ਹੌਸਪੀਟਲ ਪਹੁੰਚਦੇ ਹੀ ਰਾਹ ਵਿੱਚ ਈ ਮੁੰਡੇ ਨੇ ਦਮ ਤੋੜਤਾ। ਤੇ ਡਾਕਟਰ ਨੇ ਓਥੇ ਦਿੱਤੇ ਓਹਨੂੰ ਉਹ ਕੀ ਕਹਿੰਦੇ ਨੇ ਅਹ ਝਟਕੇ ਜਿਵੇਂ ਬਿਜਲੀ ਦੇ ਜਿਵੇਂ ਦਿੰਦੇ ਨੇ ਨਾ ਜਿਵੇਂ ਹਾਰਟ ਦੇ ਉੱਤੇ ਕੀ ਆ ਓਹਨੂੰ ਹਾਂ ਕਿ ਓਹਦਾ ਸ਼ਾਇਦ ਹੋਜਾਵੇ ਠੀਕ। ਤੇ ਉਹ ਨਹੀਂ ਹੋਇਆ ਪੁਲਿਸ ਵਾਲਿਆਂ ਨੇ ਪੁਲਿਸ ਕੇਸ ਦੇ ਚੱਕਰ ਵਿੱਚ ਪੋਸਟ ਮਾਰਟਮ ਕਰਵਾਉਣਾ ਕਿ ਜਵਾਨ ਬੱਚਾ ਮਰਿਆ ਕੁਛ ਖਾ ਕੇ ਤੇ ਨਹੀਂ ਮਰਿਆ ਜਾਂ ਕਿਸੇ ਨੇ ਮਾਰਿਆ ਹੋਵੇ ਜਾਂ। ਤੇ ਫੇਰ ਕੱਲ ਆਏ ਵਿਚਾਰੇ ਦੀ ਬੋਡੀ ਤਿੰਨ ਵਜੇ ਆਈ ਹੈ ਕੱਲ ਦੁਪਹਿਰੇ। ਘਰ ਕੋਈ ਹੋਰ ਨਹੀਂ ਸੀ ਹੈਗਾ ਮਾਂ ਪਿਓ ਤੇ ਉਹ ਬੱਚਾ ਬਸ। ਆਹੋ ਓਹੀ ਤੇ ਚਾਰ ਜੀਅ ਨੇ ਮਾਂ ਪਿਓ ਤੇ ਮੁੰਡਾ ਤੇ ਕੁੜੀ ਕੁੜੀ ਹੈਦਰਾਬਾਦ ਵਿੱਚ ਨੌਕਰੀ ਲੱਗੀ ਹੋਈ ਏ।

ਤੇ ਹਜੇ ਸਵੇਰੇ ਈ ਗਈ ਸੀ ਮਤਲਬ ਦੋ ਤਰੀਕ ਨੂੰ ਅਹ ਇੱਕ ਆਹ ਦੋ ਤਰੀਕ ਮਰਿਆ ਨਾ ਇੱਕ ਤਰੀਕ ਰਾਤੀ ਟਰੇਨ ਜਾਂਦੀ ਸਾਡੇ ਇਥੋਂ।

ਤੇ ਦੋ ਤਰੀਕ ਸਵੇਰੇ ਈ ਪਹੁੰਚੀ ਏ ਤੇ ਇਹ ਦੋ ਤਰੀਕ ਅੱਠ ਵੱਜ ਕੇ ਚਾਲੀ ਮਿੰਟ ਤੇ ਪੂਰਾ ਹੋਗਿਆ ਭੈਣ ਨੂੰ ਬੁਲਾਇਆ ਕਿ ਤੇਰੇ ਭਰਾ ਦੀ ਕੰਡੀਸ਼ਨ ਥੋੜੀ ਖਰਾਬ ਏ ਮਤਲਬ ਹੌਸਪੀਟਲ ਵਿੱਚ ਲੈ ਕੇ ਗਏ ਆਂ।

ਓਹਨੂੰ ਇਹ ਨਹੀਂ ਕਿਹਾ ਕਿ ਡੈਥ ਹੋ ਗਈ ਏ। ਕੋਈ ਸੋਚ ਵੀ ਨੀ ਸਕਦਾ ਇੰਨੀ ਗੱਲ ਤੇ ਕੋਈ ਸੋਚ ਵੀ ਨਹੀਂ ਵਿਚਾਰੀ ਸਕਦੀ ਹੋਣੀ ਕਿ ਇਸਤਰਾਂ ਹੋ ਸਕਦਾ। ਨਹੀਂ ਨਹੀਂ ਡੈਥ ਹੋ ਗਈ ਏ ਡੈਥ ਹੋਣ ਦੇ ਬਾਅਦ ਓਹਨੂੰ ਫੋਨ ਕੀਤਾ ਹੈ।

ਕਿ ਤੇਰਾ ਭਰਾ ਨਾ ਹੌਸਪੀਟਲ ਵਿੱਚ ਏ ਤਬੀਅਤ ਓਹਦੀ ਖਰਾਬ ਏ ਤੇ ਤੈਨੂੰ ਯਾਦ ਕਰ ਰਿਹਾ।

ਓਹਨੂੰ ਇਹ ਨਹੀਂ ਕਿਹਾ ਕਿ ਤੇਰੇ ਭਰਾ ਦੀ ਡੈਥ ਹੋ ਗਈ ਏ ਹਮ ਤੇ ਤੂੰ ਆਜਾ।

ਤੇ ਕੁਲੀਕ ਨੂੰ ਓਹਨਾ ਨੇ ਫੋਨ ਕਰਤਾ ਆਪਣੀ ਕੁਲੀਕ ਮਤਲਬ ਇਹਨਾਂ ਦੀ ਆਫਿਸ ਹੈਗੀ ਆ ਨਾ ਹੈਦਰਾਬਾਦ ਓਹਨੂੰ ਕਹਿਤਾ ਕਿ ਇਸ ਤਰਾਂ ਡੈਥ ਹੋਗਈ ਇਹਨੂੰ ਦੱਸੀ ਨਾ ਤੂੰ ਹੀ ਇਹਨੂੰ ਏਅਰਪੋਰਟ ਤੇ ਛੱਡ।

ਤੇ ਮੈਂ ਵੇਖਿਆ ਡਿੱਗਿਆ ਸਾਮਣੇ ਕੀ ਕਵਾਂ ਮੈਂ ਦੇਖਿਆ ਨਹੀਂ ਜਾਂਦਾ ਸੀ।

ਜਾਂਦਾ ਨਹੀਂ ਦੇਖਿਆ ਜਾਂਦਾ ਬੰਦਾ। ਇਕਦਮ ਇੰਨਾ ਉੱਚਾ ਲੰਬਾ ਮੁੰਡਾ ਇੰਨਾ ਉੱਚਾ ਲੰਬਾ ਛੇ ਫੁੱਟ ਦੋ ਇੰਚ ਦਾ ਹੋਣਾ। ਓਹੀ ਤੇ ਬੰਦਾ ਦੋ ਦਿਨ ਪੈ ਜੇ ਤੇ ਲਗਦਾ ਹੈ ਨਹੀਂ ਜੀ ਡਾਕਟਰ ਕਹਿ ਦੇਣ ਨਹੀਂ ਜੀ ਇਹਦਾ ਬਚਾਅ ਮੁਸ਼ਕਿਲ ਏ ਇਹਦੇ ਅੰਦਰ ਕੁਛ ਹੋਗਿਆ ਕੁਛ ਇਕਦਮ ਚਲਾ ਜਾਏ ਓਹਦੀ ਤੇ ਬੜੀ ਬੜੀ ਟੈਨਸ਼ਨ ਹੋ ਜਾਂਦੀ ਦਿਮਾਗ ਤੇ।

ਓਹੀ ਪਤਾ ਨਹੀਂ ਇਹ ਕਿਆ ਕਿਆ ਬਿਮਾਰੀਆਂ ਆ ਗਈਆਂ ਸਮਝ ਨਹੀਂ ਆਉਂਦੀਆਂ ਡਾਕਟਰ ਕਲ ਚਲੇ ਜਾਓ ਤੇ ਬੜੀਆਂ ਬੜੀਆਂ ਬਿਮਾਰੀਆਂ ਸਾਡੇ ਸਰੀਰ ਦੇ ਅੰਦਰ।

ਡਾਕਟਰ ਨੇ ਕਿਹਾ ਕਿ ਮਤਲਬ ਇਹ ਐਟਲੀਸਟ ਫੈਟੀ ਲੀਵਰ ਨਾ ਹੋਵੇ ਫੈਟੀ ਲੀਵਰ ਕਰਕੇ ਡਾਕਟਰ ਕਹਿੰਦੇ ਕਾਰਡੀਅਕ ਅਰੈੱਸਟ ਹੋਗਿਆ ਓਹਨੂੰ।

ਹੁਣ ਸੋਚਦੇ ਪਏ ਸੀ ਇਹੀਓ ਕਹਿੰਦੇ ਪਏ ਸੀ ਕਿ ਇਹ ਜਿਹੜਾ ਮੋਟਾਪਾ ਏ ਨਾ ਬਹੁਤ ਭੈੜੀ ਚੀਜ ਹੈਗੀ ਏ।

ਮੋਟਾਪਾ ਇਹਦੇ ਕਾਰਨ ਕਈ ਬਿਮਾਰੀਆਂ ਦਾ ਘਰ ਏ ਕਈ ਬਿਮਾਰੀਆਂ ਦਾ।

ਉਹ ਫੇਰ ਮੇਰੇ ਮਗਰ ਪੈ ਗਏ ਕਹਿੰਦੇ ਕਿ ਆਪਣੀ ਹੈਲਥ ਵੱਲ ਧਿਆਨ ਦੇ ਬਾਕੀ ਸਬ ਚੀਜਾਂ ਛੱਡ ਦੇ ਆਪਣੀ ਹੈਲਥ ਵੱਲ ਦੇਖ ਸਾਰੇ ਕੰਮਾਂ ਦੇ ਵਿੱਚੋਂ ਪਹਿਲੇ ਹੈਲਥ ਨੂੰ ਧਿਆਨ ਦੇਣਾ ਹੈ ਕਿਉਂਕਿ ਬੱਚੇ ਦਿਖਾਂਦੇ ਨੇ। ਹੈਲਥ ਠੀਕ ਹੈ ਤੇ ਫੇਰ ਸਬ ਕੁਛ ਠੀਕ ਹੈ। ਹਮ ਕਿਉਂਕਿ ਬੈਠੇ ਬਿਠਾਏ ਬੰਦਾ ਬੈਠੇ ਬਿਠਾਏ ਚਲਾ ਜਾਏ ਕੋਈ ਬਿਮਾਰੀ ਹੋਵੇ ਤੇ ਗੱਲ ਮੰਨ ਲਿਆ।

ਸਿਰਫ ਇੱਕ ਫੈਟੀ ਲੀਵਰ ਨਿਕਲਿਆ ਓਹਨਾ ਨੇ ਡਾਕਟਰ ਨੇ ਪੋਸਟ ਮਾਰਟਮ ਵਿੱਚ ਦੱਸਿਆ ਹੈ ਕਿ ਫੈਟੀ ਲੀਵਰ ਦੇ ਕਾਰਨ ਡੈਥ ਹੋਈ ਏ ਫੈਟੀ ਲੀਵਰ ਦੇ ਕਾਰਨ ਕਾਰਡੀਅਕ ਅਰੈੱਸਟ ਹੋਇਆ। ਇਹ ਲੀਵਰ ਈ ਤੇ ਮੇਨ ਅੰਦਰਲਾ ਪਾਰਟ ਏ ਨਾ ਤੁਹਾਡਾ ਜੋ ਲੀਵਰ ਹੈ ਉਹ ਸਬ ਚੀਜਾਂ ਨਾਲ ਅਟੈਚ ਹੈ ਬ ਦਿਮਾਗ ਨਾਲ ਦਿਲ ਨਾਲ। ਕਿਡਨੀਆਂ ਨਾਲ ਸਬ ਨਾਲ ਦਿਲ ਅਹ ਜੋ ਹੈ ਨਾ ਲੀਵਰ ਹੀ ਸਬ ਨਾਲ ਲੀਵਰ ਵਿੱਚ ਖਰਾਬੀ ਆ ਗਈ ਤੇ ਪਤਾ ਨਹੀਂ ਕੀ ਹੋਜੇਗਾ ਫੇਰ ਨਹੀਂ ਪਤਾ ਮਾਮੇ ਨਾਲ ਵੀ ਤੇ ਇਹੀ ਕੁਛ ਹੋਇਆ ਹਮ ਹਾਂ ਮਾਮੇ ਮਾਮੇ ਦਾ ਵੀ ਤੇ ਲੀਵਰ ਕਰਕੇ ਗਿਆ। ਲੀਵਰ ਇੱਕ ਸੈਂਟਰ ਵਿੱਚ ਲੀਵਰ ਦੇ ਨਾਲ ਈ ਕੰਟੈਕਟ ਹੈ ਸਾਰੀਆਂ ਚੀਜਾਂ ਦਾ ਦਿਮਾਗ ਦਾ ਦਿਲ ਦਾ ਸਬ ਚੀਜਾਂ ਦਾ ਲੀਵਰ ਨੇ ਕੰਮ ਕਰਨਾ ਬੰਦ ਕਰ ਦਿੱਤਾ ਸਮਝੋ। ਮੁਸ਼ਕਲ ਹੈ ਲੀਵਰ ਚਲਦਾ ਰਹੇਗਾ ਤੇ ਬਿਲਕੁਲ ਠੀਕ ਬੰਦਾ ਚਲਜੇਗਾ ਹਾਰਟ ਅਟੈਕ ਆ ਜਾਂਦਾ ਚਲੋ ਬੱਚ ਜਾਂਦਾ ਬੰਦਾ।

ਅਟੈਕ ਲੀਵਰ ਤੇ ਅਟੈਕ ਹੋਇਆ ਨਾ ਲੀਵਰ ਨੇ ਕੰਮ ਲੀਵਰ ਨੇ ਛੋੜ ਦਿੱਤਾ ਦਿਲ ਨੂੰ ਦੇਣਾ। ਇਕਦਮ ਚਲਦਾ ਫਿਰਦਾ ਹੱਸਦਾ ਖੇਡ ਦਾ ਨੱਚਦੇ ਨੱਚਦੇ ਤੇ ਕਮਰੇ ਚ ਗਿਆ ਏ ਰਸੋਈ ਵਿੱਚ। ਬੰਦਾ ਬਿਮਾਰ ਪਿਆ ਹੋਵੇ ਲੀਵਰ ਦੇ ਕਾਰਨ ਬੰਦਾ ਕਹਿ ਵੀ ਸਕਦਾ। ਹਾਂ ਓਹੀ ਨਾ ਥੋੜੀ ਦੇਰ ਲੱਗੇ ਨਾ ਬੰਦੇ ਨੂੰ ਦੋ ਮਹੀਨਾ ਲੱਗੇ ਦੱਸ ਦਿਨ ਲੱਗੇ ਫੇਰ ਬੰਦਾ ਕਹਿੰਦਾ ਨਹੀਂ ਜੀ ਇਹਦਾ ਲੀਵਰ ਲੀਵਰ ਨੇ ਕੰਮ ਕਰਨਾ ਬੰਦ ਕਰ ਦਿੱਤਾ ਕੋਈ ਇੱਕਦਮ ਚਲਾ ਜਾਏ ਤੇ ਫੇਰ ਬੜਾ ਲਗਦਾ ਉਹ ਦਿਮਾਗ ਨੂੰ ਬੜੀ ਪ੍ਰੇਸ਼ਾਨੀ ਲਗਦੀ ਏ। ਭੈਣ ਤੇ ਰੋ ਰੋ ਕੇ ਪਾਗਲ ਹੋਗੀ ਸੀ ਮਾਂ ਪਿਓ ਹੋਂਸਲਾ ਕਰਕੇ ਬੈਠੇ ਹੋਏ ਸੀ ਬਸ ਉਹ। ਵਾਹਿਗੁਰੂ ਦਿੰਦਾ ਹੋਂਸਲਾ ਹੌਂਸਲਾ ਵਾਹਿਗੁਰੂ ਦਿੰਦਾ ਹੈ ਕੋਈ ਕਿਸੇ ਦੇ ਹੱਥ ਚ ਨਹੀਂ ਏ ਰੋਣੇ ਨੂੰ ਛੁਡਵਾ ਰੋਣੇ ਨੂੰ ਚੁੱਪ ਨਹੀਂ ਕਰਵਾ ਸਕਦਾ ਚੁੱਪ ਬੰਦੇ ਨੂੰ ਰਵਾ ਨਹੀਂ ਸਕਦਾ ਉਹ ਬੰਦਾ ਇਕਦਮ ਹੋ ਜਾਂਦਾ ਉਸ ਟਾਈਮ ਉਹ ਪਤਾ ਨਹੀਂ ਕੀ ਓਹਨੂੰ ਹੋ ਜਾਂਦਾ। ਜੇ ਰੋਂ ਲੱਗਿਆ ਤੇ ਫੇਰ ਰੋਈ ਜਾਏਗਾ ਜੇ ਚੁੱਪ ਹੈ ਤੇ ਫੇਰ ਉਹ ਸੋਚ ਇਹੀ ਰਹੇਗਾ ਕਿ ਕਿ ਪਤਾ ਹੀ ਇਹ ਕੀ ਹੋਗਿਆ ਵਾਹਿਗੁਰੂ ਨੇ ਪਤਾ ਨਹੀਂ ਕੀ ਕਰਦਿੱਤਾ ਮੇਰੇ ਨਾਲ। ਜਦੋਂ ਦਾ ਸਰੀਰ ਆਇਆ ਨਾ ਤਾਂ ਮਾਂ ਪਿਓ ਕਹਿ ਰਹੇ ਸੀ ਓਹਨੂੰ ਉੱਠ ਉੱਠ ਉੱਠ ਦੇਖ ਸਾਰੇ ਆਏ ਨੇ ਦੇਖ ਇੰਨਾ ਕੁਛ ਦੇਖ ਕੇ ਮਾਮੀ ਹੈਰਾਨ ਰਹਿਗੀ ਕਿ। ਕਿ ਦਾਦਕੇ ਆਏ ਨੇ ਸਾਰੇ ਦਾਦਕੇ ਪਰਿਵਾਰ ਵਾਲੇ ਓ ਲਖਨਊ ਤੋਂ ਲਖਨਊ ਦਿੱਲੀਓਂ ਤੇ ਦਾਦਕੇ ਪਰਿਵਾਰ ਵਿੱਚ ਸਬ ਤੋਂ ਛੋਟਾ ਜੇ। ਵਾਹਿਗੁਰੂ ਵਾਹਿਗੁਰੂ। ਸਬ ਤੋਂ ਛੋਟਾ ਜੇ ਨਾਨਕੇ ਪਰਿਵਾਰ ਵਿੱਚ ਵੱਡਾ ਹੈ ਦਾਦਕੇ ਪਰਿਵਾਰ ਵਿੱਚ ਸਬ ਤੋਂ ਛੋਟਾ ਬਾਕੀ ਭਰਾ ਆਏ ਨੇ ਰੋ ਰਹੇ ਨੇ ਚਿੱਟੀ ਦਾੜੀਆਂ ਚਿੱਟੇ ਵਾਲ ਸਬ ਦੇ ਮਤਲਬ ਉਮਰਾਂ ਨੇ। ਇਹ ਛੋਟਾ ਜਿਹਾ ਤੇ ਹੋਰ ਸਬ ਤੋਂ ਛੋਟਾ ਇਹ ਦਾਦਕੇ ਵਿੱਚ ਚਲੋ ਠੀਕ ਏ ਮਾਮੀ ਹੈਲਥ ਵੱਲ ਧਿਆਨ ਰੱਖੋ ਸਾਰੇ। ਬਿਲਕੁਲ ਪਹਿਲੇ ਹੈਲਥ ਪਹਿਲੇ ਹੈਲਥ ਵੱਲ ਧਿਆਨ ਦਿਓ ਪਹਿਲੇ ਖਾਣ ਪੀਣ ਵੱਲ ਆਪਣਾ ਸਹੀ ਖਾਓ ਖਾਣਾ ਖਾਓ।

ਚਲੋ ਠੀਕ ਏ ਫੇਰ ਗੱਲ ਕਰਨੀ ਆ ਮੈਂ। ਬੇਟਾ ਠੀਕ ਏ ਓਕੇ।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

ਖਾਣ ਪੀਣ ਵਾਸਤੇ ਸਾਰਾ ਕੁਛ ਮਿਲਦਾ ਹੈ ਪਾਣੀ ਵਧੀਆ ਮਿਲਦਾ ਹੈ staff ਬਹੁਤ cooperative ਹੈ ਉਹਨਾਂ ਦਾ, ਜੋ ਤੁਸੀਂ ਕਹੋਗੇ ਉਹ ਤੁਹਾਨੂੰ ਮੰਗਵਾ ਕੇ ਦਿੱਤਾ ਜਾਂਦਾ ਹੈ box office ਬਣਿਆ ਹੋਇਆ ਹੈ ਟਿੱਕਟ counter ਸਾਰਾ ਹੈਗਾ, ਦੋ ਬੰਦੇ ਉੱਥੇ ਬੈਠਦੇ ਆ, ਅੱਠ ਕੁ ਬੰਦੇ ਉੱਪਰ ਦੇ ਵਿੱਚ ਕੰਮ ਕਰਦੇ ਨੇ ਬਾਕੀ staff ਬਹੁਤ ਵਧੀਆ ਹੈ ਹੈ ਸਾਰਾ ਕੁਛ ਮਿਲਦਾ ਉੱਥੇ ਬਰਗਰ ਵੀ ਮਿਲਦੇ ਨੇ ਪੀਜਾ ਮਿਲਦਾ ਹੈ, ਕੁਰਸੀਆਂ ਲੱਗੀਆਂ ਹੋਈਆਂ ਨੇ ਸਾਫ਼ ਸਫ਼ਾਈ ਦਾ ਬਹੁਤ ਧਿਆਨ ਰੱਖਿਆ ਜਾਂਦਾ ਹੈ, ਸਾਰਾ staff ਬਹੁਤ ਵਧੀਆ ਹੈ ਸਾਰੀ cleaning ਵਗ਼ੈਰਾ ਵਧੀਆ ਸਫ਼ਾਈ ਵਗ਼ੈਰਾ ਵਧੀਆ ਕੀਤੀ ਜਾਂਦੀ ਹੈ ਸਾਰੇ game zone ਵੀ ਹੈਗਾ game zone ਦੇ ਵਿੱਚ ਕਾਫ਼ੀ ਗੇਮਾਂ ਨੇ ਜਿਵੇਂ ਕਿ ਆਪਣਾ air ਹਾਕੀ ਹੋ ਗਿਆ pool table ਹੋ ਗਿਆ pool table ਸੌ ਰੁਪਏ ਚ ਅੱਧਾ ਘੰਟਾ ਖੇਡਣ ਦਿ ਦਿੱਤਾ ਜਾਂਦਾ ਹੈ air ਹਾਕੀ ਦੀ ਪੰਜਾਹ ਰੁਪਏ ਦੀ ਟਿੱਕਟ ਹੈ, ਤੇ ਦੀ ਟਿੱਕਟ ਹੈਗੀ ਹੈ ਜੀ ਤੀਹ ਰੁਪਏ ਤੇ ਨਾਲ ਹੀ ਢਾਬਾ ਬਣਿਆ ਹੋਇਆ, ਢਾਬੇ ਦੇ ਵਿੱਚ ਵੀ ਬਹੁਤ ਵਧੀਆ staff ਕੰਮ ਕਰਦੇ ਨੇ, ਢਾਬੇ ਵਿੱਚ ਘੱਟੋ ਘੱਟ ਪੰਜਾਹ ਬੰਦੇ ਕੰਮ ਕਰਦੇ ਨੇ, ਤੇ ਢਾਬਾ ਬਹੁਤ ਜੀ ਵਧੀਆ ਚੱਲਦਾ ਹੈ ਇਹਨਾਂ ਕੋਲੇ ਸਾਰੀਆਂ items ਹੁੰਦੀ ਹੁੰਦੀਆਂ ਨੇ ਆਹ ਪਨੀਰ ਹੋ ਗਿਆ ਹੋ ਗਿਆ ਮੱਖਣ ਹੋ ਗਿਆ ਪਰਾਠਾ ਹੋ ਗਿਆ, ਸਾਰਾ ਕੁਛ ਵਧੀਆ ਮਿਲਦਾ ਹੈ ਇਹਨਾਂ ਕੋਲੋਂ। ਤੇ ਨਾ ਉਸਦੇ ਨਾਲ ਹੀ ਆਪਣੀ ਸਾਈਕਲ ਦੀ ਦੁਕਾਨ ਹੈ ਉਹ ਜਿੱਥੇ ਪੈਂਚਰ ਲਾਏ ਜਾਂਦੇ ਨੇ, ਉਹਨਾਂ ਦਾ rate ਕਾਫ਼ੀ high ਹੈ ਪਰ ਵਧੀਆ ਕੰਮ ਕਰਦੇ ਆ, ਮਤਲਬ ਵੀਹ ਰੁਪਏ ਲੈ ਲੈਂਦੇ ਹੈ ਹਵਾ ਭਰਾਈ ਦਾ ਉਹ ਤੇ ਇੱਕ ਨਾਲ ਹੋਰ ਢਾਬਾ ਵੀ ਭਰਾਵਾਂ ਦਾ ਢਾਬਾ ਢਾਬਾ ਚ ਬਹੁਤ ਵਧੀਆ ਉੱਥੇ ਵੀ ਸਮਾਨ ਵਗ਼ੈਰਾ ਮਿਲਦਾ ਪਰ ਉਹ ਇੱਕਲਾ veg ਢਾਬਾ, ਉਹ ਚ ਤੁਹਾਨੂੰ non veg ਕੁਛ ਨੀ ਮਿਲਦਾ, ਇਕੱਲਾ vegetarian ਹੀ ਮਿਲਦਾ ਗਾ, ਹਾਂ ਕਮਰੇ ਉੱਥੇ ਵੀ ਮਿਲਦੇ ਨੇ ਅਹ ਵਧੀਆ ਕਮਰੇ ਨੇ ਉੱਥੇ ਛੇ ਕਮਰੇ ਆ, ਉਹਨਾਂ ਦਾ rate ਥੋੜ੍ਹਾ ਜਿਹਾ ਸਸਤਾ ਹੈ ਗਿਆਰਾਂ ਸੌ ਰੁਪਏ ਦਾ

ਤੇ ਬਾਕੀ ਵੱਡਿਆਂ ਵਾਸਤੇ ਵੀ special ਹਾਲ ਬਣਾਇਆ ਹੋਇਆ ਉਹਨਾਂ ਨੇ ਜੋ ਕਿ ਬਹੁਤ ਵਧੀਆ ਤੇ ਨਾਲ ਹੀ ਪੈਟਰੋਲ ਪੰਪ ਹੈ ਬਿਲਕੁਲ ਪੈਟਰੋਲ ਪੰਪ ਹੈ ਇੰਡੀਅਨ oil ਦਾ ਪੈਟਰੋਲ ਪੰਪ ਹੈ, ਤੇ ਤਿੰਨ ਮਸ਼ੀਨਾਂ ਉੱਥੇ ਲੱਗੀਆਂ ਹੋਈਆਂ ਨੇ ਦਸ staff ਉੱਥੇ ਕੰਮ ਕਰਦਾ ਹੈ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

ਜਮਾਂ ਉਹਦੇ ਨਾਲ highway ਹੈ highway ਤੇ ਜ਼ਿਆਦਾ ਹਰੇਕ ਬੱਸ ਰੁੱਕਦੀ ਹੈ ਕੋਈ ਇਹੋ ਜਿਹੀ ਬਸ ਨਹੀਂ ਹੈ ਵੀ ਜਿਹੜੀ highway ਤੇ ਨਾ ਰੁੱਕੇ highway ਤੇ ਰੁੱਕ ਕੇ ਤੁਸੀਂ ਤੁਹਾਨੂੰ ਇਹ facility ਹੋ ਜਾਂਦੀ ਹੈ ਵੀ ਤੁਸੀਂ ਤੁਰ ਕੇ ਆ ਮਾਲ ਚ ਆ ਸਕਦੇ ਹੈ ਢਾਬਾ ਤੇ ਜਾ ਸਕਦੇ ਹੈ ਆਪਣਾ ਬਸੰਤ restaurant ਚ ਜਾ ਸਕਦੇ ਹੈ ਇਹ ਚੀਜ਼ ਹੈ, ਮਾਲ ਤੇ ਹਰੇਕ ਬਸ ਰੁੱਕਦੀ ਹੈ ਚਾਹੇ ਉਹ ਪੰਜਾਬ state ਦੀ ਕੋਈ ਵੀ ਬਸ ਹੈ ਮ ਚਾਹੇ ਆਪਣੀ private ਬਸ ਹੈ ਚਾਹੇ ਉਹ ਕੋਈ ਉਹ ਆਪਣਾ ਪੰਜਾਬ ਸਰਕਾਰ ਦੀ ਬਸ ਹੈ

ਅੰਨਾਨਾਸ, ਇਹੋ ਜਿਹਾ ਕੁਛ ਸਾਰਾ ਮਿਲ ਜਾਂਦਾ ਹੈ ਵਧੀਆ quality ਦਾ ਨਾਲੇ, ਕੋਈ ਮਾੜਾ ਕੰਮ ਨਹੀਂ, ਬਥੇਰੀ ਰੇੜੀਆਂ ਲਾਉਂਦੇ ਹੈ, ਜੋ ਕਿ ਬਹੁਤ ਵਧੀਆ ਗੱਲ ਹੈ ਤੇ ਕਾਫ਼ੀ ਅੱਛਾ response ਉਹਨਾਂ ਦਾ ਵੀ, ਜੇ ਕੋਈ ਮੈਂ ਇਹ ਕਹਿਨਾ ਕਿ ਜੇ ਕਿਸੇ ਨੇ ਆਪਦਾ ਬਿਜ ਵਧੀਆ business startup ਕਰਨਾ ਨਾ ਉੱਥੇ ਕਰ ਸਕਦਾ ਹੈ, ਕੋਈ problem ਨੀ ਆਉਂਦੀ ਕਿਸੇ ਨੂੰ ਵੀ ਆਪਦਾ ਇੱਕ ਰੇੜੀ ਲਾਵੇ ਬੰਦਾ ਤੇ ਆਪਦਾ ਵਧੀਆ ਕਮਾ ਸਕਦਾ ਹੈ ਉਹ ਤੋਂ ਥੋੜ੍ਹੀ ਅੱਗੇ ਜਾ ਕੇ ਸਾਡਾ town ਸ਼ੁਰੂ ਹੋ ਜਾਂਦਾ ਹੈ town ਦੇ ਵਿੱਚ ਸਾਡਾ ਕੋਟਕਪੁਰਾ town ਹੈ ਕੋਟਕਪੁਰੇ ਦੇ ਵਿੱਚ ਸਾਰਾ ਕੁਛ ਸਾਰੀ facility ਮਿਲਦੀ ਹੈ ਜੀ ਬੀਅਰ ਵਗ਼ੈਰਾ ਹੋ ਗਿਆ hotel ਦੇ ਕਮਰੇ ਵਧੀਆ ਮਿਲਦੇ ਹੈ ਬਸ stand ਵਧੀਆ ਬਣਿਆ ਹੋਇਆ, ਬਸ stand ਦੇ ਵਿੱਚ twenty four by seven ਮਤਲਬ ਚੋਵੀ ਘੰਟੇ ਵਧੀਆ service ਦਿੱਤੀ ਜਾਂਦੀ ਹੈ ਸਾਰੀਆਂ ਬੱਸਾਂ ਚੱਲਦੀਆਂ ਨੇ time to time ਸਾਰ ਕੁਛ ਵਧੀਆ ਮਿਲਦਾ ਉੱਥੇ ਨਾਰੀਅਲ ਪਾਣੀ ਹੋ ਗਿਆ ਆਪਣਾ ਹੋ ਗਏ, ਸਭ ਕੁਛ ਵਧੀਆ ਮਿਲਦੇ ਹੈ ਤੇ ਉਸ ਤੋਂ ਅੱਗੇ ਚਲਾ ਜਾਂਦਾ ਹੈ ਨਾਲ ਹੀ ਸਾਡੇ ਫਰੀਦਕੋਟ ਲੱਗਦਾ ਹੈ ਫਰੀਦਕੋਟ ਦੋ ਨਹਿਰਾਂ ਨੇ ਜੀ ਤੇ ਬਸ stand ਵਧੀਆ ਬਣਿਆ ਹੋਇਆ ਫਰੀਦਕੋਟ ਦਾ ਤੇ restaurant ਵਗ਼ੈਰਾ ਕਾਫ਼ੀ ਨੇ, ਹਾਂ ਉੱਥੇ ਇੱਕ ਹੁਣ ਨਵਾਂ restaurant ਖੁੱਲਿਆ ਹੈ ਮੈਕਡੋਨਲਡ ਦਾ ਖੁੱਲਿਆ ਹੋਇਆ restaurant ਉਹਨਾਂ ਦਾ ਕਾਫ਼ੀ ਮਹਿੰਗੇ ਬਰਗਰ ਹੈ ਪਰ staff ਵਧੀਆ ਹੈ ਮ ਬਰਗਰ ਉਹਨਾਂ ਦੇ ਮਹਿੰਗੇ ਹੈ ਪਰ staff ਵਧੀਆ ਹੈ

ਜਿਹੜੇ ਜੇ ਕਿਸੇ ਨੇ pre wedding shoot ਵਗ਼ੈਰਾ ਕਰਵਾਉਣੇ ਹੋਣਗੇ ਤਾਂ ਇਹ ਚੀਜ਼ ਦਾ ਉੱਥੇ ਬਹੁਤ ਜ਼ਿਆਦੇ ਫ਼ਾਇਦਾ ਮਿਲ ਜਾਏਗਾ ਜੇ ਕੋਈ ਜਾਂਦਾ ਤਾਂ ਅਹ ਨਾਲ ਹੀ ਹੈ ਆਪਣਾ ਬਸ stand ਦੇ ਬਿਲਕੁਲ ਜਮਾ ਨਾਲ ਹੈ ਨਾਲ ਹੀ ਉੱਥੇ ਆਪਣੇ job placement office ਵੀ ਖੁੱਲਿਆ ਹੋਇਆ ਤੇ ਉੱਥੇ ਕੀ ਹੁੰਦਾ ਹੈ ਵੀ ਤੁਸੀਂ ਆਪਦੇ ਜਾ ਕੇ resume ਦੇਣਾ ਹੁੰਦਾ ਹੈ ਤੇ resume ਜਦੋਂ ਤੁਸੀਂ ਦੇ ਦਿੰਦੇ ਹੈ, ਮੁੜਕੇ ਉਹ ਤੁਹਾਨੂੰ call ਲਾਉਂਦੇ ਹੈ call ਲਾਉਣ ਤੋਂ ਬਾਅਦ ਕੀ ਹੁੰਦਾ ਹੈ ਵੀ ਤੁਹਾਨੂੰ ਉਹ job provide ਕਰਦੇ ਹੈ, ਹਾਂ ਪਰ ਇੱਕ ਸ਼ਰਤ ਹੈ ਉਹਨਾਂ ਦੀ ਪੰਜ ਸੌ ਪਹਿਲਾਂ ਲੈਂਦੇ ਹੈ ਉਸ ਤੋਂ ਬਾਅਦ